ਉਹ ਆਦਮੀ ਜੋ ਇਹਨਾਂ ਨੂੰ ਤੋੜਦਾ ਹੈ ਉਸ ਕੋਲ ਕੋਈ ਤਰਕ ਨਹੀਂ ਹੈ ਤੇ ਹੋਰ ਭਰੋਸਾ ਨਹੀਂ ਬਿਨਾਂ ਕਾਰਨ ਅਤੇ ਵਿਸ਼ਵਾਸ ਦੇ ਤਬਦੀਲੀ ਸੰਭਵ ਨਹੀਂ ਹੈ ਦੋਨਾਂ ਨੂੰ ਸੁਣਨਾ ਅਤੇ ਸ਼ਬਦ ਪੜ੍ਹਨਾ ਮਨੁੱਖੀ ਜੀਵਨ ਵਿੱਚ ਹੈਰਾਨ ਕਰਨ ਵਾਲੀ ਤਬਦੀਲੀ ਏ ਕਬੀਰ ਜੀ ਦੀ ਬਾਣੀ ਜਦੋਂ ਸ਼ਬਦ ਸ਼ਬਦ ਬਣਦੇ ਹਨ ਤਾਂ ਸ਼ਬਦਾਂ ਵਿਚ ਬਦਲ ਜਾਂਦੇ ਹਨ। ਇਸ ਲਈ ਹਨੇਰੇ ਵਿੱਚ ਭਟਕ ਰਹੇ ਲੋਕਾਂ ਨੂੰ ਇੱਕ ਰੋਸ਼ਨੀ ਮਿਲੀ ਅੱਜ ਵੀ ਮਿਲ ਰਿਹਾ ਹੈ ਅਤੇ ਮਿਲਣਾ ਜਾਰੀ ਰਹੇਗਾ ਪਰ ਉਹ ਜੋ ਸ਼ਬਦਾਂ ਨੂੰ ਸਮਝਦੇ ਹਨ ਅਪਣਾਏਗਾ ਅਤੇ ਫੈਲ ਜਾਵੇਗਾ ਕਬੀਰ ਜੀ ਬੋਲਦੇ ਹਨ ਇੱਕ ਪ੍ਰਕਾਸ਼ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਕੌਣ ਚੰਗਾ ਕੌਣ ਮਾੜਾ ਅੰਗ ਤੇਰਾ ਕਿਉ ਸੰਜਾ ਗੁਰੂ ਨਾਨਕ ਦੇਵ ਜੀ ਦਾ ਜਾਗਣਾ ਹੋਕਾ ਦਿੰਦੇ ਹੋਏ ਸਾਨੂੰ ਦੱਸੋ ਬੋਲੇ ਗਏ ਸ਼ਬਦ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਆਵਾਜ਼ ਦੁਆਰਾ ਸਾਨੂੰ ਜਗਾਇਆ ਤਰਕ ਪਤਲਾ ਕੁਦਰਤ ਅਤੇ ਮਨੁੱਖਤਾ ਬਾਰੇ ਤਰਕ ਨਾਲ ਗਿਆਨ ਦਿੱਤਾ ਇਹ ਗਿਆਨ ਪੜ੍ਹ ਰਿਹਾ ਹੈ ਪਖੰਡੀ ਗੁੰਡੇ ਅਤੇ ਕਾਕੀ ਵਿੱਚ ਤਬਦੀਲੀ ਲਿਆਇਆ

ਸ਼ਬਦਾਂ ਦੀ ਸ਼ਕਤੀ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਦੇ ਸਕੂਲ ਇਹ ਫੈਲਦਾ ਹੈ ਗੁਰੂ ਰਾਮਦਾਸ ਜੀ ਸਾਨੂੰ ਬਾਣੀ ਦੀ ਮਹੱਤਤਾ ਬਾਰੇ ਦੱਸਦੇ ਹਨ। ਇਹ ਦੱਸਦੇ ਹੋਏ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਭਿੰਚ ਵਿਚ ਵਾਣੀ ਅੰਮ੍ਰਿਤ ਸਰੇ ਮਾਸਟਰ ਅਧਿਆਪਕ ਮਾਸਟਰ ਸ਼ਬਦਾਂ ਅਤੇ ਬੋਲਣ ਤੋਂ ਬਿਨਾਂ ਤਬਦੀਲੀ ਸੰਭਵ ਨਹੀਂ ਹੈ ਇਸ ਲਈ ਅਸੀਂ ਕ੍ਰਿਸ਼ਨ ਹਜ਼ਰਤ ਮੁਹੰਮਦ ਕਬੀਰ ਨਾਨਕ ਗੀਤਾ ਕੁਰਾਨ ਗੁਰੂ ਗ੍ਰੰਥ ਪੁਰਾਣਾਂ ਪਾਇਆ ਹੈ ਤਬਦੀਲੀ ਵਿੱਚ ਜੀਭ ਨੂੰ ਬੁੱਲ੍ਹਾਂ ਤੇ ਲਿਆਂਦਾ ਜਾਂਦਾ ਹੈ ਜੇ ਕੋਈ ਤਬਦੀਲੀ ਨਹੀਂ ਹੈ ਤਾਂ ਮਿੱਟੀ ਨਹੀਂ ਹੈ ਬੋਲਣ ਦੀ ਸ਼ਕਤੀ ਲਈ ਸ਼ਬਦ ਗੁਰੂ ਕਬੀਰ ਨੂੰ ਪਛਾਣਿਆ ਸ਼ਰਧਾਲੂ ਕਹਾਣੀ ਦੱਸਣ ਵਾਲਾ ਉਹ ਜੋਕਰ ਗਾਇਕ ਪ੍ਰਚਾਰਕ ਬਿਸਰਾ ਦੁਆਰਾ ਸੰਸਾਰ ਵਿੱਚ ਸ਼ਬਦ ਅਤੇ ਸਿਹਤ ਸੰਭਾਵੀ ਤਬਦੀਲੀ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ ਸਿਹਤ ਹੀ ਧਰਤੀ ਤੇ ਵੱਖ-ਵੱਖ ਥਾਵਾਂ ਤੇ ਰਹਿਣ ਵਾਲੀ ਚੀਜ਼ ਹੈ ਆਦਮੀ ਨੂੰ ਆਦਮੀ ਕਲਪਨਾ ਕਹਾਣੀਆਂ ਵਿਗਿਆਨ ਪ੍ਰਤੀ ਸੁਚੇਤ ਅਤੇ ਸੁਚੇਤ ਰਹੋ ਪੰਜਵਾਂ ਕੀਤਾ ਕਿਤਾਬਾਂ ਦੀ ਤਾਕਤ ਨੇ ਮਨੁੱਖ ਨੂੰ ਦਿੱਤਾ ਹੈ ਇੱਕ ਨਵਾਂ ਰਾਹ ਅਪਣਾਉਣ ਲਈ ਪ੍ਰੇਰਿਤ ਕੀਤਾ ਜਿਸ ਮਨੁੱਖ ਦੇ ਜੀਵਨ ਵਿੱਚ ਕਿਤਾਬਾਂ ਆਉਂਦੀਆਂ ਹਨ ਇਹ ਆਪਣੇ ਆਪ ਨੂੰ ਬਦਲਦਾ ਹੈ ਨਹੀਂ ਤਾਂ ਦੂਜਿਆਂ ਵਿੱਚ ਵੀ ਤਬਦੀਲੀ ਲਿਆਉਣੀ ਜ਼ਰੂਰੀ ਹੈ। ਜੋ ਆਪਣੇ ਹੀ ਬੋਲ ਬੋਲਦੇ ਹਨ ਸਫਾਈ ਬਣਾਈ ਰੱਖੀ ਜਾਂਦੀ ਹੈ ਕੇਵਲ ਤਦ ਹੀ ਸ਼੍ਰੀ ਕ੍ਰਿਸ਼ਨ ਜੰਗ ਦੇ ਮੈਦਾਨ ਤੇ ਵਿਹਾ ਅਰਜੁਨ ਨੂੰ ਉਪਦੇਸ਼ ਦਿੰਦਾ ਹੈ ਜੇ ਲਿਖਣ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਗੁਰੂ ਨਾਨਕ ਦੇਵ ਜੀ ਚਾਰ ਬਲੂਜ਼ ਦੌਰਾਨ ਭਗਤਾਂ ਦੀ ਆਦਤ ਨਾ ਇਕੱਠੀ ਕਰੋ

ਨਹੀਂ ਤਾਂ ਸੱਚੇ ਰੱਖਿਅਕ ਬਰਫ਼ ਉੱਤੇ ਸ਼ਬਦ ਦੇ ਮੁੱਲ ਤੋਂ ਜਾਣੂ ਅਤੇ ਹੋ ਜਾਵੇਗਾ ਕਰਤਾਰ ਸਿੰਘ ਪ੍ਰਭਾ ਦੀ ਕਵਿਤਾ ਸੇਵਾ ਦੇਸ਼ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੈ ਗੱਲ ਕਰਨ ਵਿੱਚ ਖੁਸ਼ੀ ਅੱਜ ਵੀ ਉਤਸ਼ਾਹ ਨਾਲ ਉਸੇ ਪ੍ਰਭਾਵ ਨਾਲ ਭਰਤੀ ਕੀਤਾ ਜਾਂਦਾ ਹੈ। ਆਜ਼ਾਦੀ ਸੰਗਰਾਮ ਦੌਰਾਨ ਜਿੰਨੀ ਭਰਤੀ ਹੋਈ ਸੀ ਭਗਤ ਸਿੰਘ ਦੇ ਜੀਵਨ ਦੀਆਂ ਕਿਤਾਬਾਂ ਤਬਦੀਲੀ ਲਿਆਇਆ ਆਜ਼ਾਦੀ ਦੇ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਨੇ ਵੱਡੀ ਤਬਦੀਲੀ ਲਿਆਂਦੀ ਭਗਤ ਸਿੰਘ ਨੇ ਆਪਣੇ ਇੱਕ ਲੇਖ ਵਿੱਚ ਸਾਹਿਤ ਅਤੇ ਲੋਕ ਚੇਤਨਾ ਵਿੱਚ ਲਿਖਦਾ ਹੈ ਇਹ ਯਕੀਨੀ ਹੈ ਕਿ

ਸੁਭਾਅ ਤੋਂ ਗੁੱਸੇ ਹੁੰਦੇ ਹਨ ਮਨੁੱਖੀ ਜੀਵਨ ਵਿੱਚ ਪੁੱਤਰ ਧੀ ਵੱਡੀ ਤਬਦੀਲੀ ਲਿਆਓ ਪੁਸਤਕਾਂ ਨਾਲ ਜੁੜੇ ਪੁੱਤਰ-ਧੀਆਂ ਸਮਾਜ ਵਿੱਚ ਤਬਦੀਲੀ ਲਿਆਉਂਦੇ ਹਨ। ਧੀ ਤਬਦੀਲੀ ਨੂੰ ਬਹੁਤ ਜਲਦੀ ਸਵੀਕਾਰ ਕਰਦੀ ਹੈ ਇਸ ਲਈ ਧੀ ਤਬਦੀਲੀ ਦੀ ਪ੍ਰੇਰਨਾ ਬਣ ਜਾਂਦੀ ਹੈ ਧੀਆਂ ਦੇ ਕਾਤਲਾਂ ਨੂੰ ਬਦਲਾਅ ਦਾ ਡਰ ਹੈ ਉਹ ਲੋਕ ਜੋ ਤਬਦੀਲੀ ਨੂੰ ਗਲੇ ਲਗਾਉਂਦੇ ਹਨ ਸਲਾਹ ਜਾਂਦੀ ਹੈ ਸਿਰਫ ਉਹ ਹੀ ਮਹਾਨ ਬਣਦੇ ਹਨ ਜੋ ਬਦਲਾਅ ਲਿਆਉਂਦੇ ਹਨ ਜੋ ਲੋਕ ਪਰਿਵਰਤਨ ਦੇ ਰਸਤੇ ਤੇ ਚੱਲਦੇ ਹਨ, ਉਹ ਸੁਖ ਦੇ ਨਿਵਾਸ ਤੱਕ ਪਹੁੰਚਦੇ ਹਨ ਟੀ ਮੱਲਾ ਦੇ ਪਾ ਦਿਓ ਸੋਚ ਨੂੰ ਪਿਆਰ ਦੇ ਖੰਭ ਦੇਣ ਦੀ ਲੋੜ ਹੈ ਜੇਕਰ ਸੋਚ ਵਿੱਚ ਕੋਈ ਬਦਲਾਅ ਨਹੀਂ ਆਇਆ ਅਸੀਂ ਅਜੇ ਵੀ ਜੰਗਲ ਵਿੱਚ ਹੋਵਾਂਗੇ ਸੋਚ ਨਾ ਬਦਲੀ ਤਾਂ ਭਾਰਤ ਮੁਫ਼ਤ ਨਾ ਹੁੰਦਾ ਸਕੂਲ ਕਾਲਜ ਵਿੱਚ ਤਬਦੀਲੀ ਲਿਆਏ ਹਨ ਤਬਦੀਲੀ ਦੀ ਅਜੇ ਵੀ ਲੋੜ ਹੈ ਤਬਦੀਲੀ ਦੀ ਹਰ ਸਮੇਂ ਲੋੜ ਹੁੰਦੀ ਹੈ ਇਹ ਇੱਕ ਤਬਦੀਲੀ ਲਈ ਵਾਰ ਹੈ ਕੀ ਤੁਸੀਂ ਬਦਲਾਅ ਚਾਹੁੰਦੇ ਹੋ ਤੁਹਾਡੇ ਨੇੜੇ ਕੀ ਨੇੜਤਾ ਤੁਹਾਨੂੰ ਤਣਾਅ ਨਹੀਂ ਦਿੰਦੀ? ਠੀਕ ਹੈਚਿੰਤਾ ਨਾ ਕਰੋ ਮੈਨੂੰ ਤਣਾਅ ਨਾ ਦਿਓ

ਪਰ ਜੇਕਰ ਤੁਸੀਂ ਬਦਲਾਅ ਚਾਹੁੰਦੇ ਹੋ ਆਲੇ-ਦੁਆਲੇ ਤੇ ਆਪਣੇ ਆਪ ਵਿੱਚ ਉਸਦੇ ਲਈ ਪਹਿਲਾਂ ਬਦਲਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਚੰਗੇ ਵਿਚਾਰਾਂ ਨਾਲ ਜੋੜਨਾ ਸਭ ਤੋਂ ਜ਼ਰੂਰੀ ਹੈ ਹਰ ਆਦਮੀ ਚਾਹੁੰਦਾ ਹੈ ਉਸ ਦੇ ਚਰਿੱਤਰ ਬਾਰੇ ਚੰਗੀ ਤਰ੍ਹਾਂ ਬੋਲਣ ਲਈ ਜੋ ਆਪਣਾ ਕਿਰਦਾਰ ਨਹੀਂ ਚਾਹੁੰਦਾ ਇੱਕ ਚੰਗੀ ਮਿਸਾਲ ਕਾਇਮ ਨਾ ਕਰੋ ਅਸੀਂ ਸਾਰੇ ਚਾਹੁੰਦੇ ਹਾਂ ਕਿ ਹਰੇਕ ਦਾ ਚਰਿੱਤਰ ਕੁਦਰਤ ਜਾਂ ਮਨੁੱਖ ਦੇ ਹੱਕ ਵਿੱਚ ਹੋਣਾ ਚਾਹੀਦਾ ਹੈ ਇਹ ਕਿਵੇਂ ਹੋਵੇਗਾ ਕੋਈ ਵੀ ਕਮਜ਼ੋਰ ਹੋਣਾ ਪਸੰਦ ਨਹੀਂ ਕਰਦਾ ਹਰ ਕੋਈ ਮਜ਼ਬੂਤ ਹੋਣਾ ਪਸੰਦ ਕਰਦਾ ਹੈ ਅਤੇ ਹੋਣਾ ਚਾਹੀਦਾ ਹੈ ਮਨੁੱਖ ਵਿਰੋਧੀ ਅਤੇ ਕੁਦਰਤ ਵਿਰੋਧੀ ਜੋ ਤਾਕਤਾਂ ਨੂੰ ਚੰਗੇ ਅਤੇ ਸੁੰਦਰ ਸਮਝਦੇ ਹਨ ਕਦੇ ਪਸੰਦ ਨਹੀਂ ਤੁਹਾਡੇ ਅਤੇ ਮੇਰੇ ਕੋਲ ਇੱਕ ਸਬਕ ਹੈ ਇੱਕ ਸਿਆਸੀ ਹੋਣ ਤੱਕ ਆਮ ਲੋਕਾਂ ਦੇ ਦਰਦ ਨੂੰ ਨਹੀਂ ਪਛਾਣਦੇ ਅੱਜ ਬਹੁਤ ਹੀ ਸਥਿਤੀ ਤੇ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਾਂ ਸਾਰੇ ਆਦਮੀ ਬਰਾਬਰ ਹਨ ਬਰਾਬਰ ਦੇ ਅਧਿਕਾਰ ਦਿਓ ਉਹ ਮੇਰੇ ਬਰਾਬਰ ਨਹੀਂ ਹੈ ਅਸੀਂ ਉਸਦੇ ਬਰਾਬਰ ਨਹੀਂ ਹੋ ਸਕਦੇ ਕੋਈ ਵੀ ਉਸ ਦੇ ਸਾਹਮਣੇ ਖੜ੍ਹਾ ਨਹੀਂ ਹੋ ਸਕਦਾ ਬਿਲਕੁਲ ਇੱਕੋ ਚੀਜ਼ ਨਹੀਂ ਬਰਾਬਰ ਸਹੀ ਜੀਵਨ ਦੀ ਨੀਂਹ ਰੱਖਦਾ ਹੈ ਅਸੀਂ ਅਕਸਰ ਇਹ ਗੱਲਾਂ ਕਰਦੇ ਅਤੇ ਸੁਣਦੇ ਹਾਂ। ਅੱਖਰ ਦੀ ਤਾਕਤ ਅਤੇ ਬਰਾਬਰ ਕੀ ਹਮਲਾ ਸਾਨੂੰ ਬੇਚੈਨ ਕਰਦਾ ਹੈ ਇਹ ਬੇਚੈਨ ਸ਼ਬਦ ਰਾਹ ਦਿਖਾਉਂਦੇ ਹਨ ਇਹ ਸ਼ਬਦ ਸ਼ਾਂਤੀ ਦੀ ਪੌੜੀ ਬਣਾਉਂਦੇ ਹਨ ਕਿਵੇਂ ਚਰਿੱਤਰ ਕਿਵੇਂ ਕਰੀਏ ਇੱਕ ਸਵਾਰੀ ਲਵੋ ਦੇ ਸ਼ਕਤੀ ਤੇ ਸੱਟਾ ਪੰਨਾ ਲੈ ਬਾਬਾ ਬਰਾਬਰ ਤੋਂ ਲੈਂਦਾ ਹੈ ਬੀ ਅਸੀਂ ਲਿਆ ਦੇ ਤਾ ਬੀ ਇਹ ਸਭ ਸ਼ਾਮਲ ਕਰੋ ਵੱਖ ਰਹਿਣ ਵਿੱਚ ਕੁਝ ਵੀ ਗਲਤ ਨਹੀਂ ਹੈ ਕਿਉਂਕਿ ਇਕੱਠੇ ਹੋਣਾ ਅਤੇ ਇਕੱਠ ਕਰਨਾ ਹੀ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਟੈਬ ਕਿਤਾਬ ਖੁਸ਼ੀ ਹੁਸਲਾ ਮੰਜ਼ਿਲ ਅੱਖਰ ਅੱਖਰ ਬਰਾਬਰ ਆਰਾਮ ਦੋਸਤੀ ਪ੍ਰਾਪਤ ਕਰਨ ਲਈ ਮੰਤਰ ਕਿਤਾਬ ਕਿਤਾਬਾਂ ਦਾ ਇਹ ਮੰਤਰ

ਜੇ ਤੁਸੀਂ ਨਹੀਂ ਪੜ੍ਹਦੇ ਤਾਂ ਕਿਉਂ ਨਹੀਂ ਪੜ੍ਹਦੇ ਮੈਂ ਕਦੇ ਕਿਤਾਬ ਨਹੀਂ ਪੜ੍ਹੀ ਬਸ ਇੱਕ ਵਾਰ ਮੇਰੇ ਲਈ ਪੜ੍ਹਨਾ ਜਮਾਤ ਪਾਸ ਕਰਕੇ ਡਿਗਰੀ ਹਾਸਲ ਕਰਨੀ ਸੀ ਬਹੁਤ ਸਾਰੇ ਅੱਜ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ ਮੈਂ ਸੋਚਦਾ ਸੀ ਪੜ੍ਹਨ ਦੀ ਵੀ ਇੱਕ ਖਾਸ ਉਮਰ ਹੁੰਦੀ ਹੈ ਸਹਿਤ ਜਾਂ ਸਾਹਿਤ ਵਿਸ਼ੇ ਦਾ ਨਾਮ ਹੈ ਸਾਨੂੰ ਇਹ ਨਹੀਂ ਪਤਾ ਸੀ ਭਰਾ ਮੈਨੂੰ ਕਦੇ ਕਿਸੇ ਨੇ ਸਾਹਿਤ ਪੜ੍ਹਨ ਬਾਰੇ ਨਹੀਂ ਦੱਸਿਆ ਨਾ ਹੀ ਮੈਂ ਕਦੇ ਸੋਚਿਆ ਸੀ ਅੱਜ ਕੱਲ੍ਹ ਮੈਂ ਕਿਤਾਬ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਨੂੰ ਹਮੇਸ਼ਾ ਇੱਕ ਨਵੀਂ ਕਿਤਾਬ ਚਾਹੀਦੀ ਹੈ ਅਧਿਐਨ ਕਰਨ ਲਈ ਸਮਾਂ ਚਾਹੀਦਾ ਹੈ ਇੱਕ ਪੁਰਾਣੇ ਜ਼ਮਾਨੇ ਅਤੇ ਅਸਲੀ ਲੋਕ ਬਹਾਨਾ ਮੈਂ ਟੀਵੀ ਵੀ ਦੇਖਦਾ ਹਾਂ ਮੈਂ ਵੀ ਸਿਨੇਮਾ ਜਾਂਦਾ ਹਾਂ ਮੈਂ ਵੀ ਲਿਖਦਾ ਹਾਂ ਮੈਂ ਵੀ ਆਪਣਾ ਕੰਮ ਕਰਦਾ ਹਾਂ ਮੈਂ ਵੀ ਬੱਚਿਆਂ ਨਾਲ ਖੇਡਦਾ ਹਾਂ ਮੈਨੂੰ ਵੀ ਮਜ਼ਾ ਆਉਂਦਾ ਹੈ ਸ਼ੂਟਿੰਗ ਲਿਖਣ ਲੈਕਚਰ ਮਿਲੋ ਅਤੇ ਸੌਂਵੋ ਸਭ ਕੁਝ ਚਲਦਾ ਹੈ ਫਿਰ ਉਡੀਕ ਸਮਾਂ ਬਚ ਜਾਂਦਾ ਹੈ ਮੇਰੇ ਬਾਕੀ ਦੇ ਸਮੇਂ ਵਿੱਚ ਮੈਂ ਪੜ੍ਹਾਈ ਮੈਂ ਆਪਣੇ ਖਾਲੀ ਸਮੇਂ ਵਿੱਚ ਪੜ੍ਹਦਾ ਹਾਂ ਮੈਂ ਵੀ ਇਸ ਤਰ੍ਹਾਂ ਪੜ੍ਹਦਾ ਹਾਂ ਠੀਕ ਹੈ ਮੈਨੂੰ ਦੱਸੋ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ

ਚੁੱਪ ਰਹਿਣਾ ਬਿਹਤਰ ਹੈ ਨੰਬਰ ਪੰਜ ਰੱਬ ਸਭ ਕੁਝ ਦੇਖਦਾ ਹੈ ਨੰਬਰ ਛੇ ਮੇਰੀ ਸਿਰਫ ਮਾੜੀ ਕਿਸਮਤ ਹੈ ਲੋਕ ਮੈਨੂੰ ਨਹੀਂ ਸਮਝਦੇ ਇਸ ਦੇਸ਼ ਨੂੰ ਕੁਝ ਨਹੀਂ ਹੋ ਸਕਦਾ ਨੰਬਰ ਨੌਂ ਜੇਕਰ ਮੈਂ ਬਦਲਦਾ ਹਾਂ ਤਾਂ ਕੀ ਹੋਵੇਗਾ ਨੰਬਰ ਦਸ ਇੱਕ ਚਮਤਕਾਰ ਕਰੋ ਇਹਨਾਂ ਗੱਲਾਂ ਦਾ ਜਵਾਬ ਆਪਣੇ ਆਪ ਨੂੰ ਬੰਨ੍ਹੋ ਇਹ ਸਭ ਪੜ੍ਹਦਿਆਂ ਜ਼ਰੂਰ ਮਿਲਿਆ ਹੋਵੇਗਾ ਪਰ ਫਿਰ ਵੀ ਸੋਚੋ ਬਾਅਦ ਵਿੱਚ ਸੋਚੋ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੁਣ ਤੁਸੀਂ ਕਹੋਗੇ ਕੋਈ ਸਮਾਂ ਨਹੀਂ ਇਸ ਨੂੰ ਛੱਡ ਵੈਸੇ ਵੀ ਜ਼ਰੂਰੀ ਕੰਮ ਕੀ ਹੈ ਜੇ ਤੁਸੀਂ ਸੱਚਮੁੱਚ ਵਿਅਸਤ ਹੋ ਤਾਂ ਆਓ ਇਸ ਲਈ ਭਰਾ ਇੱਥੇ ਪਰਨਾ ਨੂੰ ਮੋੜੋ ਜਦੋਂ ਵੀ ਸਮਾਂ ਮਿਲਦਾ ਹੈ ਇੱਕ ਮਿੰਟ ਬਾਅਦ ਇਕ ਘੰਟਾ ਇੱਕ ਦਿਨ ਬਾਅਦ ਇੱਕ ਸਾਲ ਬਾਅਦ ਇੱਕ ਮਹੀਨਾ ਜਦੋਂ ਵੀ ਸਮਾਂ ਮਿਲਦਾ ਹੈ ਦੁਬਾਰਾ ਸ਼ੁਰੂ ਕਰੋ ਇਹ ਉਹੀ ਹੈ ਜੋ ਮੈਂ ਪ੍ਰਾਪਤ ਕਰਾਂਗਾ ਕਿਉਂਕਿ ਹੁਣ ਮੈਂ ਚੀਜ਼ਾਂ ਬਾਰੇ ਉਲਝਣ ਵਿਚ ਹਾਂ ਬੇਰਹਿਮ ਵਿੱਚ ਨਹੀਂ ਅਤੇ ਸ਼ਬਦ ਕਦੇ ਨਹੀਂ ਮਰਦੇ ਇਹ ਸਿਰਫ਼ ਸ਼ਬਦਾਂ ਦਾ ਮਜ਼ਾਕ ਹੈ ਸ਼ਬਦ ਬਦਲਦੇ ਹਨ ਕਿ ਤੁਸੀਂ ਕੌਣ ਹੋ ਸ਼ਬਦ ਮਨੁੱਖ ਵਿੱਚ ਤਬਦੀਲੀ ਕਿਉਂ ਨਹੀਂ ਲਿਆ ਸਕਦੇ ਸਵੇਰ ਦਾ ਕੰਮ ਸ਼ਬਦਾਂ ਨਾਲ ਰੌਸ਼ਨ ਹੋ ਜਾਂਦਾ ਹੈ ਵਿਚਾਰ ਅਤੇ ਸ਼ਬਦ ਖਾਲੀ ਚਰਿੱਤਰ ਦੀ ਭਰਤੀ ਭਗਵਾਨ ਅੱਲ੍ਹਾ ਵਾਹਿਗੁਰੂ ਵਾਹਿ ਗੁਰੂ ਵਿੱਚ ਲਿਖੇ ਪੰਨੇ ਉਹ ਸਿਰਫ਼ ਪੈਨ ਨਹੀਂ ਹਨ ਪਿਆਰ ਲਿਖ ਕੇ ਪੱਤੇ ਸੋਹਣੇ ਲੱਗਦੇ ਹਨ ਅਪਮਾਨਜਨਕ ਲਿਖਣਾ ਪੇਜ ਨੂੰ ਰੁੱਖਾ ਅਤੇ ਬੇਸਮਝ ਬਣਾਉਂਦਾ ਹੈ ਸਿਆਣਪ ਦੇਣਾ ਅਤੇ ਰਸਤਾ ਦਿਖਾਉਣਾ ਦੂਜਿਆਂ ਨੂੰ ਵੀ ਦਿਖਾਏ ਜਾਂਦੇ ਹਨ ਅਤੇ ਸੰਭਾਲੇ ਜਾਂਦੇ ਹਨ ਅਸ਼ਲੀਲ ਸ਼ਬਦ ਚੋਰੀ ਹੋ ਜਾਂਦੇ ਹਨ ਅਤੇ ਲੁਕਾ ਕੇ ਰੱਖਿਆ ਸ਼ਬਦ ਹੇ ਮਨੁੱਖ ਅਤੇ ਵਾਰਕੋ ਦਾ ਪਾਤਰ ਪੜ੍ਹਦੇ ਹਨ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਮੇਰੇ ਸ਼ਬਦ ਪੜ੍ਹੋ ਸ਼ਾਇਦ ਤੁਸੀਂ ਪੜ੍ਹਨ ਤੋਂ ਪਰਹੇਜ਼ ਕਰੋਗੇ ਕਿਸੇ ਬਿੰਦੂ ਤੋਂ ਜੇ ਤੁਸੀਂ ਬਿਨਾਂ ਪੜ੍ਹੇ ਕਿਤੇ ਹੋ ਤਾਂ ਇਸ ਦੁਨੀਆ ਨੂੰ ਨਾ ਛੱਡੋ ਇਹ ਗੱਲ ਸਿੱਧੀ ਮੇਰੇ ਦਿਮਾਗ ਵਿਚ ਆ ਗਈ ਮਾੜੀ ਟਿੱਪਣੀ ਮਹਿਸੂਸ ਕੀਤੀ ਮੈਂ ਦੁਰਵਿਵਹਾਰ ਕੀਤਾ ਮਾਫ਼ ਕਰਨਾ ਜੇ ਤੁਸੀਂ ਬਿਨਾਂ ਪੜ੍ਹੇ ਕਿਤੇ ਹੋ ਤਾਂ ਇਸ ਦੁਨੀਆ ਨੂੰ ਨਾ ਛੱਡੋ ਇਹ ਗੱਲ ਸਿੱਧੀ ਮੇਰੇ ਦਿਮਾਗ ਵਿਚ ਆ ਗਈ ਮਾੜੀ ਟਿੱਪਣੀ ਮਹਿਸੂਸ ਕੀਤੀ ਮੈਂ ਦੁਰਵਿਵਹਾਰ ਕੀਤਾ ਮਾਫ਼ ਕਰਨਾ ਮੈਨੂੰ ਮਾਫ਼ ਕਰ ਦੇਵੋ ਮੈਂ ਖੁਦ ਤੁਹਾਡੀ ਸਿਹਤ ਅਤੇ ਲੰਬੀ ਉਮਰ ਚਾਹੁੰਦਾ ਹਾਂ ਕੀ ਇਹ ਸੱਚ ਹੈ ਕਿ ਮੈਂ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ

ਕੀ ਬਦਲ ਗਿਆ ਹੈ ਇਸ ਲਈ ਹੁਣ ਜ਼ਿੰਦਗੀ ਜੀਓ ਬੇਬੇ ਬਾਪੂ ਤੋਂ ਪੋਤਾ ਪੋਤੀ ਤੋਂ ਪਤੀ ਅਤੇ ਪਤਨੀ ਦੇ ਪੁੱਤਰ ਤੋਂ ਧੀ ਦੋਸਤਾਂ ਅਤੇ ਸਹੇਲੀਆਂ ਤੋਂ ਇਸ ਆਵਾਜ਼ ਨੂੰ ਸੁਣੋ ਇਹ ਕੋਈ ਕਰਿਸ਼ਮਾ ਨਹੀਂ ਲੈਂਦਾ ਅਸੀਂ ਇਹ ਚਮਤਕਾਰ ਆਪਣੇ ਆਪ ਕਰ ਸਕਦੇ ਹਾਂ ਮੈਂ ਤੁਹਾਨੂੰ ਕਿਤਾਬ ਅਤੇ ਜ਼ਿੰਦਗੀ ਨਾਲ ਜੋੜਨਾ ਚਾਹੁੰਦਾ ਹਾਂ ਕਿਸੇ ਸਿਆਸੀ ਪਾਰਟੀ ਜਾਂ ਮੈਂਬਰ ਬਣਾਉਣ ਵਾਲੀ ਕੰਪਨੀ ਨਾਲ ਸਬੰਧਤ ਨਹੀਂ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਕਰਿਸ਼ਮਾ ਕਰੋ ਕਦੇ ਦੋਸਤੀ ਦਾ ਕਰਿਸ਼ਮਾ ਕਰੋ, ਕਦੇ ਮਦਦ ਦਾ ਤੁਸੀਂ ਹਰ ਪਲ ਦਾ ਆਨੰਦ ਮੰਨਣਾ ਸਿੱਖ ਕੇ ਚਿੰਤਾ ਨੂੰ ਭਜਾਉਣ ਦਾ ਕਰਿਸ਼ਮਾ ਰਾਮ ਨਾਲ ਕਰ ਸਕਦੇ ਹੋ ਹੁਣ ਹਰ ਕਰਿਸ਼ਮੇ ਲਈ ਜਾਂ ਹਰ ਕੰਮ ਲਈ ਰੱਬ ਨੂੰ ਬਿੱਚ ਨਾ ਪਾਯਾ ਕਰੋ ਰੱਬ ਦੇ ਹੋਰ ਵੀ ਵਧੇਰੇ ਕੰਮ ਨੇ ਹੁਣ ਤੁਸੀਂ ਕਹੁੰਗੇ ਕਿ ਚੱਲ-ਚੱਲ ਵੱਡਾ ਆਇਆ ਸਿਆਣਾ

ਉਹ ਯਾਰ ਕੋਈ ਚੁੱਕ ਕੇ ਲੈ ਗਿਆ ਵਾ ਤੇ ਮੇਰਾ ਤਾ ਵੀ ਅੱਜ ਮੈਨੂੰ ਤਾਡੇ

ਅੱਛਾ ਅੱਛਾ ਮਾਨ ਹੀ ਖਟਾ ਹੋਗਿਆ ਵਾ ਉਥੋਂ ਯਾਰ ਅਰਦਾਸ ਕਰਾ ਕੇ ਆਉਨੇ ਆ

ਕੌਣ ਆਇਆ ਕੋਈ ਗੱਲ ਨੀ ਚੱਲ ਜਾਨੇ ਨਹੀਂ ਨਹੀਂ ਜਿਥੇ ਤੁਸੀਂ ਨੀ ਜਾਂਦੇ ਮੈਨੂੰ ਬੜਾ ਵਧਿਆ ਉੱਧਰ ਮੈਂ ਸੁਣਨ ਡੇਆ ਤਾਡਾ ਇਥੇ ਡੇਆ ਸੀ ਉਧਰੋਂ ਆਪਣੇ ਉਹ ਪ੍ਰਚਾਰ ਡੇਆ ਸੀਗਾ ਨਾ ਕੀਰਤਨ ਚੱਲਣ ਡੇਆ ਸੀ ਪੈਲੀ ਚ

ਬੜਾ ਸੋਹਣਾ ਲੱਗਾ ਮੈਨੂੰ ਓਦਣ ਯਾਰ ਨਹੀਂ ਤੂੰ ਓਦਣੀ ਆ ਜਾਣਾ ਸੀ ਉੱਥੇ ਮੈਂ ਸੋਚਦਾ ਰੇਹਾ ਸਾਰੀ ਰਾਤ

ਸੁੱਤਾ ਸੁੱਤਾ ਨੀ ਮੈਂ ਉੱਥੇ ਬੋਤਲਾਂ ਦੋ ਤਿੰਨ ਰੇਹ ਗਈਆ ਸੀ ਨਿਆਣਿਆਂ ਦੀਆ ਮੈਂ ਚੁੱਕ ਲੈ ਆਇਆ ਹਾਂ

ਪ੍ਰਸ਼ਾਦਾ ਪ੍ਰਸ਼ਾਦਾ ਸ਼ਕੇਆ ਹੀ ਵਧਿਆ ਬਣਾਈ ਹੀ ਲੰਗਰ ਬੜਾ ਸੋਹਣਾ ਹੀ ਬਾਬੇ ਦੀ ਕਿਰਪਾ ਨਾਲ

ਨਹੀਂ ਰੋਟੀ ਪਾਣੀ ਦਕਾਨ ਖੋਲਗੀ ਲਗਦਾ ਚਾਚੇ ਦੀ ਆਹ ਆਗਏ ਆ ਚਾਚੇ ਆ ਗਏ ਆ ਨਾ ਏਹੇ

ਤੇ ਤੈਨੂੰ ਤਜਰਬਾ ਏਹਦਾ

ਤੈਨੂੰ ਭੇਦ ਵਾ ਸਾਰਾ ਫੇਰ ਸੱਚੋ ਮਨ

ਉਹ ਏਹਨੂੰ ਦਸ ਕੇ ਗਿਆ ਹੋਣਾ ਵਾ ਬੱਕਰੀ ਵਲੋਂ ਆਹ ਆਹ ਮੈਨੂੰ ਕੇਹਨ ਡੇਆ ਉਨ ਦਾ ਡੈਡੀ ਯਾਰ ਬੜਾ ਗਰਮ ਹੋਣ ਡੇਆ ਹੀ ਉਹਦਾ ਪਤਾ ਨੀ ਲੱਗਣ ਡੇਆ ਵੀ ਹੈ ਕਿਦੇ ਕੋ ਆ ਆਹੰਦਾ ਸਾਨੂੰ ਵੀ ਨੀ ਪਤਾ ਗੱਲ ਦਾ ਆਹ ਤੇ ਕੇਹ ਆਪੇ ਹੋਣਾ ਲੱਖ ਡੇਡ ਦੋ ਦਾ ਨੁਕਸਾਨ ਹੋਇਆ

ਉਹਨੂੰ ਸਮਜਾਉਣਾ ਸੀ ਨਾ ਤੂੰ ਕੇ ਤਾਨੂੰ ਪਤਾ ਹੀ ਹੋਣਾ ਵੀ ਏਹਦਾ ਲੱਖ ਦੋ ਲੱਖ ਦਾ ਨੁਕਸਾਨ ਹੋਇਆ ਵਾ ਓਹਨੇ ਤੇ ਕਲਪਣਾ ਈ ਆ ਆਹ ਕਲਪਣਾ ਚੰਗਾ

ਹਮ ਤੈਨੂੰ ਪਤਾ ਵਾ ਵੀ ਆਪੇ ਬਾਬੇ ਨੇ ਫੇਰ ਲੇਆ ਦੇਣਾ ਚੰਗਾ ਹੀ ਹੋਇਆ ਜੋ ਹੋਇਆ ਵਾ ਹਮ ਰੱਬ ਕਹਿੰਦੇ ਜੋ ਕਰਦਾ ਵਾ ਚੰਗਾ ਕਰਦਾ ਵਾ ਜੇ ਚਲਗੀ ਆ ਹੁਣ ਤੇ ਅਸੀਂ ਕਿ ਕਰ ਸਕਦੇ ਕਿ ਪਤਾ ਓਹਨੂੰ ਜਾਦਾ ਲੋੜ ਹੋਵੇ ਸਾਡੇ ਨਾਲੋਂ ਆਹ ਤੇ ਜਦੋ ਬੰਦਾ ਮਰ ਵੀ ਜਾਂਦਾ ਤਾ ਵੀ ਤਾ ਬੰਦਾ ਕਰਦਾ ਹੀ ਆ ਸਬਰ ਤੇ ਗਵਾਚੀ ਦਾ ਵੀ ਸਬਰ ਕਰਲਾ

ਕੁੱਤੇ ਜਤੇ ਆ ਇਥੇ ਦੋੜੇ ਪਜੇ ਫਿਰਦੇ ਸਮਜਲੋ ਓਹਨੇ ਹੀ ਖਾਲੀ

ਤੁਸੀਂ ਕਦੋ ਕ ਨਿਕਲਨਾ ਵਾ ਗਿਰਜੇ ਨੂੰ ਦਸੋ ਫੇਰ ਮੈਂ ਓਹੀ ਆਪਣੇ ਪੱਠੇ ਪੁੱਠੇ ਬਣਾ ਪੱਠੇ ਤੂੰ ਮੈਂ ਨਾ ਬਣਾਲਾ ਜੇਹੜੇ ਤੂੰ ਬਣਾਉਣ ਡੇਆ ਵਾ ਕੋਈ ਗੱਲ ਹੀ ਨੀ ਤੈਨੂੰ ਲੈ ਜਾਨੇ ਆ ਏਹਨੂੰ ਵੀ ਲੈ ਜਾਨੇ ਆ ਯਾਰ ਏਹਦੇ ਤੇ ਵੀ ਕਰਾ ਦਨੇ ਅਰਦਾਸ

ਉਥੇ ਲੰਗਰ ਲੁੰਗਰ ਦਾ ਹੁੰਦਾ ਇੰਤਜਾਮ ਮੈਂ ਨਾ ਵਾਧੂ ਵਾਧੂ ਵੀਰ ਮਾਨ ਜਾਣਾ ਨਹੀਂ ਨਹੀਂ ਤੂੰ ਦਸਦੇ ਕਿਉਂਕਿ ਤੁਹੀ ਕੇਹਨ ਡੇਆ ਸੀ ਸੋਣਾ ਯਾ ਨਹੀਂ ਮੈ ਸੋਣਾ ਤੇ ਹੈ ਵਾ ਰਾਤ ਤੇ ਸਾਰੀ ਮੈਂ ਪੱਖੀ ਚਾਕ ਚਕਾ ਹਲੋਦੇਆ ਈ

ਸਾਡੇ ਬੜੇ ਜਾਟ ਭਰਾ ਸਿੱਖ ਭਰਾ ਬੜੇ ਆਉਂਦੇ ਉਥੇ

ਉਹ ਯਾਰ ਤਾਨੂੰ ਨੀ ਹਜੇ ਤਕ ਪਤਾ ਲੱਗਾ ਜੱਟ ਵਾ ਕੇ ਨਹੀਂ ਨਹੀਂ ਉਹ ਜੇਹੜੇ ਸਾਬ ਨਾਲ ਨਿਆਣੇਆ ਦਾ ਮੁੰਡੇਆਂ ਦਾ ਹਸਾਬ ਕਤਾਬ ਵੇਖੀ ਦਾ ਵਾ ਸਾਰੀ ਉਮਰ ਇਥੇ ਤੂੰ ਰੇਹਾਂ ਸਾਡੇ ਘਰ ਹੀ

ਨਹੀਂ ਨਿਆਣੇ ਵੀ ਤਾ ਰਾਜੇ ਤੇਰੇ ਏਦਰੀ ਰਹਿੰਦੇ ਆ

ਰਾਜੇ ਦੇ ਨਿਆਣੇ ਵੀ ਤਾ ਨੀਂਦਰ ਵੱਲ ਹੀ ਰਹਿੰਦੇ ਆ ਓਹਦੀ ਕੁੜੀਆਂ ਸੱਚ ਕੁੜੀਆਂ ਵੀ ਇਥੇ ਰੇਹਦੀਆ ਰਹੀਆਂ ਜੱਸੀ ਜਦੋ ਇਥੇ ਹੁੰਦੀ ਹੁੰਦੀ ਸੀ ਹੁਣ ਤੇ ਨਾਨਕੇ ਪੜ੍ਹਦੀ ਨਾ ਜਦੋ ਇਥੇ ਰਹਿੰਦੀ ਹੁੰਦੀ ਸੀ ਕੁੜੀਆਂ ਵੀ ਰਾਜੇ ਤੇਰੇ ਇਹਦੇ ਵੱਲ ਹੀ ਹੁੰਦੀਆਂ ਸੀ ਨੀਂਦਰ ਵੱਲ ਹੀ

ਜਿਥੇ ਮਨ ਲੱਗਦਾ ਨਾ ਨਿਆਣੇ ਉਥੇ ਜਾਂਦੇ ਜਿਥੇ ਪਿਆਰ ਕਰਦਾ ਨਾ ਬੰਦਾ ਹਮ ਜਿਥੋਂ ਅੱਗੋਂ ਪਿਆਰ ਮਿਲਦਾ ਵਾ ਨਿਆਣੇ ਵੀ ਉਥੇ ਜਾਂਦੇ ਆ ਤੇ ਦੂਜੇ ਥਾਂ ਕਿਉਂ ਨੀ ਜਾਂਦੇ

ਘਰ ਜਾਂਦੇ ਆ ਤੇ ਓਹਦੀ ਘਰਦੀ ਪੁੱਛਦੀ ਆ ਰੋਟੀ ਪਾਣੀ ਚਾਅ ਪਾਣੀ ਪੁੱਛਦੀ ਆ ਨਿਆਣੇਆ ਨੂੰ ਕਹਿੰਦੀ ਕੱਖ ਨੀ ਤੇ ਉਦਰ ਹੀ ਜਾਣਾ ਓਹਨਾ ਨੇ ਆਪੇ ਨਾ ਵਚਾਰੇ ਆਉਣ ਤੇ ਹੈਪੀ ਵੱਲ ਕਿਉ ਨੀ ਜਾਂਦੇ ਹੈਪੀ ਦੀ ਘਰ ਦੀ ਉਥੋਂ ਪਤਾ ਕਯਾ ਕਹਿੰਦੀ

ਸੋਫੇ ਤੋਂ ਉੱਠ ਵੀ ਦਾਸ ਸਾਨੂੰ ਕਿ ਗੂ ਲੱਗਾ ਵਾ ਵੀ ਸਾਡੇ ਨਿਆਣੇ ਸੋਫੇਆ ਤੇ ਨੀ ਬੈ ਸਕਦੇ ਆ ਵੇਖ ਹੁਣ ਕਿਡੇ ਵਧਿਆ ਪੰਜਾਂ ਹਜ਼ਾਰ ਦੇ ਸੋਫੇ ਲੇਆ ਕੇ ਦਿੱਤੇ ਸੀ ਮੈ ਘਰ ਨਿਆਣੇਆ ਨੂੰ

ਮੇਹਾ ਲਿਟੋ ਇਹਨਾ ਤੇ ਜੀਦਾ ਮਰਜੀ ਹੁਣ ਚਲੋ ਕੋਈ ਗੱਲ ਨੀ

ਸੁਭਾਅ ਹੀ ਹੁਣ ਮੋਟੋ ਜੀ ਦਾ ਏਦਾਂ ਦਾ ਕਿ ਕਰੀਏ ਆਹ ਆਪਣੀ ਚੀਜ ਆਪਣੀ ਹੁੰਦੀ ਆ ਸੁਭਾਅ ਨੀ ਯਾਰ ਸੁਭਾਅ ਨੀ ਉਹ ਆਪਣੀ ਜਗਾ ਠੀਕ ਆ ਜਦੋ ਉਹ ਸਾਡੇ ਘਰ ਨੀ ਆਉਂਦੀ ਤੇ ਸਾਡਾ ਵੀ ਫਰਜ ਨੀ ਬਣ ਦਾ ਉੱਧਰ ਜਾਣ ਦਾ ਰਾਜੇ ਪਰ ਗੁਸਾ ਨਾ ਕਰੀ ਉਹ ਹੇਗੀ ਥੋੜੀ ਸਫਾਈ ਵਾਲੀ

ਇਹ ਜੀਦਾ ਦੀ ਪਿੱਛੋਂ ਆਈ ਆ ਨਾ ਓਦਾਂ ਦੀ ਗੰਦੀ ਆਦਤ ਓਦਾਂ ਦੇ ਨਿਆਣੇ ਕਿਤੇ ਇਹਨੇ

ਉਹ ਨਹੀਂ ਜੇਹੜੀ ਤੇਰੇ ਪੀਓ ਵੱਲ ਰਹਿੰਦੀ ਜੇਹੜੀ ਤੇਰੇ ਪੀਓ ਵੱਲ ਰਹਿੰਦੀ ਉਹ

ਪਿਓ ਤੇਰੇ ਵੱਲ ਰਹਿੰਦੀ ਨਹੀਂ ਨਹੀਂ ਤੇ ਗੱਲ ਸੁਣ ਤੇ ਉਹ ਸਾਫ ਸਫਾਈ ਨੀ ਰੱਖਦਾ ਤੇ ਉਹ ਸਿਲਕੀ ਨੂੰ ਕਿਦਾਂ ਲੈ ਜਾਂਦਾ ਵੰਡੇ ਵੂਡੇ ਕੀੜਾ ਕਰਦਾ ਹੋਣਾ ਹਮ ਉਹ ਭਰਾਵਾਂ ਬਾਹ ਮਜਬੂਰੀ ਨੂੰ ਫੜਨੀ ਪੈਂਦੀ ਆ ਰਾਹ ਚ ਨਾਕੇ ਨੂਕੇ ਤੇ ਇਹਨੂੰ ਮੈਂ ਤਾ ਫੜੇਆਂ ਹੁੰਦਾ ਵਾ

ਹਮ ਓਦੋਂ ਵੀ ਤੇਆਰ ਬੇਆਰ ਹੋ ਕੇ ਜਾਂਦੀ ਜਾ ਏਦਾਂ ਹੀ ਲਲੜ ਬਣ ਕੇ ਤੇਆਰ ਹੋਈ ਵੀ ਓਦਾਂ ਦੀ ਆ ਤੇ ਨਾ ਤੇਆਰ ਹੋਈ ਵੀ

ਚੱਲ ਮਨ ਕੋਈ ਗੱਲ ਨੀ ਰੱਬ